ਆਹ ਕੇਹੇ ਦਿਨ ਇੱਦਾ ਕਰਨਾ। ਫੇਰ ਹੀ ਇਹਨੇ ਸੁਧਰ ਪੈਣਾ ਈ ਏ। ਆਹ ਕਹਿ ਰਹੇ ਸੀ ਤੇਰੇ ਮਾਂ-ਪਿਓ ਕਿੰਨ੍ਹਾਂ ਕ ਕਰਦੇ ਆ ਫੇਰ ਉੱਧਰ ਗੱਲਾਂ ਕਿਉਂ ਕਰਦੇ ਏ ਤੇ ਫੇਰ ਮੈਂ ਕਿਹਾ ਮੇਰੇ ਮਾਂ-ਪਿਓ ਬਥੇਰਾ ਕੀਤਾ ਮੇਰੇ ਮਾਂ-ਪਿਓ ਨੇ ਹੁਣ ਵੀ ਕਰਨ ਦਏ ਏ। ਮੈਂ ਕਿਹਾ ਜਦ ਮੇਰਾ ਬੰਦਾ ਹੀ ਏ। ਤੇਰੇ ਕੋ ਨੀ ਮੂੰਹ ਭੰਨਿਆ ਜਾਂਦਾ। ਮੈਂ ਤੇ ਕਿਹਾ ਮੂੰਹ ਭੰਨਿਆ ਕਰ ਤੇਰੇ ਕੋ ਨੀ ਭੰਨਿਆ ਜਾਂਦਾ। ਮੈਂ ਤੇ ਉਹ ਫੇਰ ਮੈਨੂੰ ਕਹਿ ਦਿੰਦਾ ਚੁੱਪ ਕਰ ਜਾਂ ਤੂੰ ਮੈਂ ਤੇ ਉਹਦੇ ਕਰਕੇ ਚੁੱਪ ਕੀਤੀ ਰਹਿਣੀ ਏ ਨਹੀਂ ਤੇ ਮੈਨੂੰ ਕਿ ਲੋੜ ਤੈਨੂੰ ਪਤਾ ਮੈਂ ਮੂੰਹ ਬੰਦ ਕਰਾਉਣਾ ਮੈਂ ਇੱਕ ਮਿੰਟ ਚ ਮੂੰਹ ਬੰਦ ਕਰਾਂ ਦਿੰਦੀ। ਆਹੋ ਇਹ ਤੇ ਗੱਲ ਹੈਅ ਤੂੰ ਘਰ ਤਾਂ ਬੜਾ ਬੋਲਦੀ ਰਹੀ ਤੇ ਉੱਥੇ ਜਾ ਕੇ ਵੀ ਕੁੱਛ ਮਾੜਾ-ਮੋਟਾ ਬੋਲਿਆ ਕਰ ਇਨ੍ਹਾਂ ਅੱਗੇ।

ਮੈਂ ਕਿਹਾ ਕਰਤੂਤਾਂ ਕੋਈ ਨੀ ਦੱਸ ਦਿਓ ਮੈਂ ਵੀ ਵੇਖਾਗੀ ਨਾ ਕਿ ਕਿਹੜੀਆਂ ਕਰਤੂਤਾਂ ਦੱਸਦੇ ਤੂੰ ਹੀ ਮੈਂ ਕਿਹਾ ਮੈਨੂੰ ਹੁਣੇ ਦੱਸੋ ਕਿ ਮੈਂ ਕਿਹੜੀਆਂ ਕਰਤੂਤਾਂ ਕੀਤੀਆਂ। ਆਹੋ। ਮੇਰੀ ਤੇ ਰਿਤਿਕ ਇੰਨੀ ਇਹਨਾਂ ਨੇ ਜ਼ਿੰਦਗੀ ਖਰਾਬ ਕਰਤੀ ਨਾ, ਹੋਰ ਤੇ ਕੋਈ ਗੱਲ ਨੀ ਹੋਰ ਮੈਨੂੰ ਸਾਰਾ ਮੇਰੇ ਬੱਚੇ ਚੰਗੇ ਮੇਰਾ ਘਰਵਾਲਾ ਚੰਗਾ ਵਾਂ।

ਕੋਈ ਗੱਲ ਨੀ ਆਪਾਂ ਆਵਾਂਗੇ ਕਿਸੇ ਦਿਨ ਮੈਂ ਮੰਮੀ-ਡੈਡੀ ਸਾਰੇ ਜਾਣੇ ਆਵਾਂਗੇ ਤੇ ਕੋਈ ਨੀ ਕਰ ਕੇ ਜਾਵਾਗੇ ਗੱਲ ਨਹੀਂ ਤੇ ਮੂੰਹ ਭੰਨ ਕੇ ਜਾਵਾਗੇ ਫੇਰ ਇਹਨਾਂ ਨੇ ਰੁਕਣਾ ਵਾਂ ਉੱਦੋ ਨਹੀਂ ਤੇ ਕੇਹੇ ਦਿਨ ਗਾਈਆਂ-ਗੂਈਆਂ ਵੀ ਰੱਖਿਆ ਖਾਨੀ ਤੂੰ ਕੀ ਗੋਹਾ-ਗਾਹਾ ਫੇਰਨੀ ਏ। ਨਈ-ਨਈ ਮੈਂ ਨੀ ਫੇਰ। ਵਿਹੜੇ ਚ ਨੀ ਫੇਰਦੀ ਉਹ ਵਿਹੜੇ ਚ ਤੈਨੂੰ ਪਤਾ ਵਿਹੜਾ ਕੱਚਾ ਵਿਹੜੇ ਚ ਫੇਰ-ਫੂਰ ਲੈਂਦੀ ਏ ਤੇ ਕਹਿੰਦੀ ਤੂੰ ਵੀ ਫੇਰੇ ਆ ਕਰ ਮੈਂ ਕਹਿਣੀ ਹੁਣੀ ਮੈਂ ਸ਼ੁਰੂ ਤੋਂ ਨੀ ਕਦੇ ਫੇਰਿਆ ਤੇ ਮੈਨੂੰ ਨੀ ਆਉਦਾ ਫੇਰਨੇ-ਫੂਰਨਾ। ਤੂੰ ਕਹਿਣਾ ਹੀ ਆਪ ਫੇਰ ਲਿਆ ਕਰ ਇੰਨੀ ਕਾਹਲ਼ੀ ਏ ਤੇ। ਮੈਂ ਕਿਹਾ ਉਹਨਾਂ ਨੂੰ ਕਿਹਾ ਕਰ ਆਪ ਫੇਰ ਲਿਆ ਕਰੋ ਇੰਨੀ ਅੱਗ ਲੱਗੀ ਹੁੰਦੀ ਗੋਹੇ ਦੀ ਤੇ। ਆਹ ਮੈਂ ਨੀ ਹੱਥ ਲਗਾਇਆ ਕਦੇ ਮੈਨੂੰ ਕਿਹਾ ਹੀ ਇੱਕ-ਦੋ ਵਾਰੀ ਤੇ ਮੈਂ ਕਿਹਾ ਨਾ ਤੇ ਕਦੇ ਫੇਰਿਆ ਤੇ ਨਾ ਮੈਂ ਕਦੀ ਫੇਰਨਾ। ਮੈਂ ਕਿਹਾ ਮਾਂ-ਪਿਓ ਨੇ ਕਦੀ ਮੈਨੂੰ ਹੱਥ ਨੀ ਲਾਉਣ ਦਿੱਤਾ ਇੱਦਾ ਦੇ ਕੰਮ ਨੂੰ ਕਵਾਰੀ ਹੁੰਦੀ ਨੇ ਤੇ ਮੈਂ ਕਿਉਂ ਲਾਵਾ ਇੱਦਾ ਦੇ ਕੰਮਾਂ ਨੂੰ ਹੱਥ।

ਆਹੋ-ਆਹੋ ਦਈ ਹੁਣ ਆਉਣ। ਹੋਰ ਫੇਰ। ਕੋਈ ਨੀ ਮਾਰੀਓ ਕੇਹੇ ਦਿਨ ਆਪਾਂ ਵੀ ਆਵਾਂਗੇ ਤੇ ਫੇਰ ਤੂੰ ਹੀ ਵੀ ਮਾਰਿਓ ਚੱਕਰ ਪਿੰਡ ਤੇ। ਅਤੇ ਫੇਰ ਆਵਾਂਗੀ ਕੇਹੇ ਦਿਨ ਮੈਂ ਵੀ। ਕੋਈ ਗੱਲ ਨੀ ਆਵਾਗਾ। ਹਮ ਹੋਰ ਸੁਣਾ। ਹੋਰ ਆਂਢ-ਗੁਆਂਢ ਠੀਕ ਏ। ਹੈ। ਮੈਂ ਕਿਹਾ ਹੋਰ ਆਂਢ-ਗੁਆਂਢ ਠੀਕ ਏ। ਹਾਂ ਆਂਢੀ-ਗੁਆਂਢੀ ਠੀਕ ਏ ਸਾਰੇ ਤੂੰ ਸੁਣਾ। ਹਾਂ ਮੈਂ ਵੀ ਠੀਕ ਆ ਹੋਰ ਕੋਈ ਨਵੀ ਤਾਜ਼ੀ। ਨਵੀ ਤਾਜ਼ੀ ਵਧੀਆ ਵਾਂ ਸਭ ਤੂੰ ਸੁਣਾ। ਹਾਂ ਬਸ ਵਧੀਆ ਆਹ ਬਾਬਾ ਬੋਲਣ ਦਿਆਂ ਹਾਂ ਇੱਧਰ।

ਆਹੋ ਅੜੀਆ ਗੁਰਦੁਆਰਾ ਇਹ ਨਾ ਜਿਹੜਾ ਲਾਂਗੇ ਤੇ ਉਹ ਲੱਗਾ ਗੁਰਦੁਆਰਾ ਤੇ ਉਹ ਦਏ ਬੋਲਣ। ਆਹੋ ਹਾਡੇ ਵੀ ਇਸ ਵੇਲੇ ਬਾਬਾ। .

ਹੋਰ ਬਸ ਵਧੀਆ ਜਾਂਦਾ ਸਮਰ ਵੀ ਸਕੂਲੇ।

ਹੋਰ ਸੁਣਾ ਤੇਰੀ ਫੇਰ ਕਿੱਦਾ ਚੱਲਣ ਦੀ ਪੜ੍ਹਾਈ। ਪੜ੍ਹਾਈ ਵਧੀਆ ਸਹੀ ਚੱਲਣ ਦਿਆਂ ਦੱਸਵੀਂ ਚ ਹੋ ਗਿਆ ਵਾਂ ਤੇ ਹੁਣ center ਪਤਾ ਨੀ ਕਿੱਥੇ ਬਣਦਾ ਏ ਐਂਤਕੀ ਹਾਡਾ।

ਹੋਰ ਸੁਣਾ ਫੇਰ।

ਅੱਛਾ ਹੋਰ ਸੁਣਾ ਕੋਈ ਗੱਲਬਾਤ ਨਵੀਂ ਤਾਜ਼ੀ ਸਭ ਵਧੀਆ ਵਾਂ ਨਾ। ਨਵੀਂ ਤਾਜ਼ੀ ਬਸ ਇੱਦਾ ਹੀ ਏ ਹੋਰ ਕੀ ਤੂੰ ਹੀ ਕਰਨਾ। ਕੁੱਛ ਨੀ ਕਰਨਾ ਕੀ ਮੈਂ ਤੇ free ਏ ਤੂੰ ਸੁਣਾ। ਹਾਂ ਮੈਂ ਵੀ ਠੀਕ ਆ। ਹੋਰ ਠੀਕ-ਠਾਕ ਸਾਰੇ ਘਰ। ਹਾਂ ਘਰ ਸਾਰੇ ਠੀਕ ਤੂੰ ਦੱਸ ਉੱਧਰ ਠੀਕ-ਠਾਕ ਸਭ। ਆਵਾਜ਼ ਇੰਨੀ ਕੱਟ ਕੇ ਦੇਈ ਏ ਆਉਣ। ਯਾਰ ਤੇਰੀ ਮੈਨੂੰ ਆਉਂਦੀ ਮੈਨੂੰ ਤੇ ਮੇਰੇ ਖਿਆਲ ਨਾਲ਼ ਮੇਰੀ ਸਹੀ ਦਈ ਆਉਣ ਆਵਾਜ਼। ਉਹ ਮੇਰੀ ਆਉਣ ਦਈ ਤੈਨੂੰ ਕੋਈ ਆਵਾਜ਼। ਹਾਂ-ਹਾਂ ਮੈਨੂੰ ਸਹੀ ਦਈ ਏ ਆਉਣ। ਤੇਰੀ ਨੀ ਪਰ ਸਹੀ ਹੋਈ ਤੂੰ ਵੀ ਥੋੜ੍ਹੀ ਜਿਹੀ ਆਪਣੀ ਆਵਾਜ਼ ਨੂੰ ਨਾ ਸੈੱਟ ਜਿਹਾ ਕਰ ਸਹੀ ਕਰ। ਆਹ ਠੀਕ ਏ ਹੁਣ ਆਈ ਏ। ਹਾਂ-ਹਾਂ ਹੁਣ ਠੀਕ ਏ ਥੋੜ੍ਹੀ ਜਿਹੀ ਤੇ ਹੋਰ ਸੁਣਾ ਫੇਰ ਯਾਰ। ਹੋਰ ਬਸ ਵਧੀਆ। ਹਾਂ ਅੱਛਾ ਚੱਲ ਕੋਈ ਨਾ। tension ਵਾਲ਼ੀ ਨੀ ਕੋਈ ਗੱਲ ਵੈਸੇ ਤੇ ਕੋਈ ਨੀ ਜਦੋਂ ਆਇਓ ਫੇਰ ਕੇਹੇ ਦਿਨ ਕੋਈ ਨੀ ਆ ਜਾਇਓ ਮੰਮੀ-ਡੈਡੀ ਨੂੰ ਲੈ ਆਈ ਨਾਲ਼ ਤੇ ਤੂੰ ਆਜੀ ਕਿਸੇ ਦਿਨ ਜਾਂ ਫੇਰ ਕੇਹੇ ਦਿਨ ਟੈਮ ਹੋਇਆ ਤੇ ਇੱਕਲਾ ਹੀ ਹੋ ਜੀ ਕੇਹੇ ਦਿਨ। ਕੋਈ ਨੀ ਮੈਂ ਤੇ ਸਲਮਾਂ ਆਵਾਂਗੇ ਦੇਖਾਗੇ ਮੋਟਰਸਾਇਕਲ ਤੇ ਹੈਨਾ ਦੋਵੇਂ ਜਾਣੇ ਆਵਾਗੇ। ਮੈਂ ਕਿਹਾ ਟੈਮ ਹੋਏਗਾ ਤੇ ਇੱਕਲਾ ਹੀ ਹੋ ਜੀ ਕੇਹੇ ਦਿਨ। ਕੋਈ ਗੱਲ ਨੀ ਮੋਟਰਸਾਇਕਲ ਤੇ ਮੈਂ ਤੇ ਸਲਮਾਂ ਆਵਾਗੇ ਚੱਲ ਵੇਖਾਗਾ ਮੈਂ ਇੱਕਲਾ ਹੀ ਆ ਜਾਊਗਾ। ਅੱਛਾ ਆਵਾਜ਼ ਬੜੀ ਕੱਟ-ਕੱਟ ਕੇ ਆਉਣ ਦਈ ਏ। ਅੜੀਏ ਮਗਰ ਨਿਆਣਿਆਂ ਹੀ ਬੜੇ ਦਏ ਪਤਾ ਨੀ ਮਗਰ ਕੌਣ ਤੇਰਾ ਮੁੰਡਾ ਤਾਂ ਨੀ ਦਿਆਂ ਰੌਣ।

ਚੱਲ ਠੀਕ ਏ ਪਿ੍ਆ ਫੇਰ ਕਰ ਲਈ ਕਾਜਲ ਨੂੰ phone ਚੱਲ ਠੀਕ ਏ ਫੇਰ ਜਦੋਂ ਤੂੰ ਘਰ ਜਾਏਗਾ ਨਾ ਫੇਰ ਘਰ ਜਾ ਕੇ ਗੱਲ ਕਰਾਈ ਮੰਮੀ-ਡੈਡੀ ਨਾਲ਼ ਵੀ।

ਹਾਂਜੀ ਹੋਰ ਸੁਣਾਓ ਕਿੱਦਾਂ ਬੱਸ ਠੀਕ ਆ ਵਧੀਆ ਤੂੰ ਸੁਣਾ ਬੱਸ ਵਧੀਆ ਚਾਅ ਪਾਣੀ ਪੀ ਲਿਆ ਹੋਰ ਚਾਅ ਪਾਣੀ ਪੀ ਲਿਆ

ਹਾਂ ਸ਼ਾਮ ਦਾ ਹੁਣ ਇਕ ਵਰੀ ਹੋਰ ਪਿਲਾਂਗੇ ਇਕ ਵਰੀ ਪੀ ਹਟੇ ਅੱਛਾ ਮੈਂ ਕਿਹਾ ਬੜੀ ਕੀਤੀ ਮੈਂ ਕਿਹਾ

ਆਪਣਾ ਹੀ ਟੈਮ ਆ ਜਦੋਂ ਮਰਜੀ ਆਹੋ ਇਹ ਤੇ ਹੈ ਤਾਈ ਜੀ ਕਿਹੜਾ ਕਿਸੇ ਮੰਗਣਾ ਆ ਚੁੱਪ ਕਰਕੇ ਜਦੋਂ ਜੀ ਕੀਤਾ ਖਾ ਪੀ ਲਿਆ

ਨਾਲੇ ਰੱਬ ਦਾ ਦਿੱਤਾ ਸਬ ਕੁਛ ਹੈਗਾ ਜਦੋਂ ਮਰਜੀ ਬਣਾਓ ਹੋਰ ਕੋਈ ਪਰਵਾਹ ਨਹੀਂ ਰੱਬ ਦੇਈ ਜਾਣ ਖਾਇ ਜਾਣ ਢੇ ਹਾਂ ਆਹ ਜਿਦਣ ਓਹੋ ਗੱਲ ਕਰਨ ਢੇ ਸੀਗੇ ਵੀ ਉਹ ਵਿਚਾਰੇ ਖੱਪ ਖੁਪ ਕੇ ਆ ਗਏ ਸਾਰੇ ਜਾਣੇ ਤੇ ਦੇਖਣਾ ਸਬ ਕੁਸ਼ ਹਿਸਾਬ ਕਿਤਾਬ ਬੰਦੇ ਨੂੰ ਕਿ ਨੌਕਰੀਪੇਸ਼ੇ ਵਾਲੇ ਕੰਮ ਕਾਰ ਵਾਲੇ ਬੰਦੇ ਆ ਵੇਹਲੇ ਥੋੜੋ ਆ ਇਥੋਂ ਜਾ ਕੇ ਹੈਂ

ਹੋਰ ਤੈਨੂੰ ਪਤਾ ਈ ਵੀ ਮਗਰ support ਵੀ ਕਰਦੀ ਆ ਨਾ ਇਹ ਬੜੀ ਚਲਾਕ ਆ ਇਹ ਨਿੱਕਿਆ ਹਾਂ ਹਾਂ ਇਹ ਬਹੁਤ ਬੁੜੀ ਆ ਬਹੁਤ ਚਾਲਬਾਜ ਆ ਮੈਨੂੰ ਪਤਾ ਕਿ ਕਹਿੰਦੀ ਮੈਨੂੰ ਕਹਿੰਦੀ ਓਹਦੀ ਤੇ ਕਹਿੰਦੀ ਉਹ ਤੇ ਦਿਮਾਗ ਮੈਂ ਕਿਹਾ ਸਾਰੀ ਰਾਤ ਗਈ ਸੀ ਸਾਰਾ ਦਿਨ ਪਿਆ ਓਦੋ ਕਰ ਲੈਂਦੀ ਤੂੰ ਹੈਂ ਤੇ ਕਹਿੰਦੀ ਨਾ ਨਾ ਅਹ ਓਹਦਾ BP ਜਿਹਾ ਵੀ ਘੱਟ ਆ ਬਿਮਾਰ ਹੋਗੀ ਆ ਓਹੋ ਮੈਂ ਕਿਹਾ ਕੋਈ ਨਹੀਂ ਸਾ ਓਦਣ ਤੇ ਮੈਂ ਕਿਹਾ ਸਾਰਾ ਦਿਨ ਰਾਤ ਬੋਲੀ ਤੇ BP ਬੁਪੀ ਇਹਦਾ ਘਟੀਆ ਨਹੀਂ

ਬੜੀਆਂ ਸੁਆਂ ਹੁਣ ਆਹੋ ਨਾਲੇ ਇਹਦੇ ਵਾਸਤੇ ਚੰਗਾ ਨਹੀਂ ਗਾ ਇਹਦਾ ਉਹ ਫੇਰ ਵੀ ਰਹਿਣੀ ਆ ਤੇ ਇਹ ਇਹਦੇ ਹੱਥ ਕਿ ਆਊਗਾ ਹੈਂ ਇਹ ਤੇ ਹੈ ਹੁਣ ਰਾਤੀ ਇਹਨੂੰ ਛੋਟੇ ਨੇ ਕਿਹਾ ਭਾਜੀ ਨੇ ਕਹਿੰਦਾ ਬੀ ਘੱਰ ਨਾ ਭਾਜੀ ਵੱਡੇ ਨੂੰ ਲੈ ਕੇ ਆਈ ਤੇ ਤੂੰ ਵੀ ਆਈ ਨਾਲ

ਤੇ ਕਹਿੰਦੀ ਤੇਰੇ ਨਾਲ ਹੀ ਮਿਲਣਾ ਅਸੀਂ ਉਹ ਕੁੜੀਆਂ ਨੇ ਤੇ ਆਪਣੇ ਆਪਣੇ ਘਰ ਚਲੇ ਜਾਣਾ ਤੇਰੇ ਨਾਲ ਹੀ ਮਿਲਣਾ ਆ ਇਦਾਂ ਉਦਾ ਬੜੀਆਂ ਗੱਲਾਂ ਕੀਤੀਆਂ ਇਹਨੇ ਕੋਈ ਨਹੀਂ ਕਹਿੰਦੀ ਮਿਲਾਂਗੇ ਅਹ ਆਵਾਂਗੇ ਅਸੀਂ ਹਮ ਤੇ ਹੁਣ ਤੱਕ ਨਹੀਂ ਆਈ ਆਹੋ ਸਨੇਹਾ ਲੈ ਆਉਂਦੀ ਆ ਕਦੀ ਓਹਦਾ ਕਲਚਰ ਦੇ ਦੋ ਕਦੀ ਓਹਦਾ ਸੁਟ ਦੇ ਦੋ ਕਦੀ ਓਹਦੀ ਬਿੰਦੀ ਦੇ ਦੋ ਕਦੀ ਓਹਦਾ ਟਿੱਕਾ ਦੇ ਦੋ ਬੜੀ ਚਲਾਕ ਆ ਇਹੇ ਬੜੀ ਚਲਾਕ ਆ ਤੈਨੂੰ ਦਸਿਆ ਨਾ ਬਹੁਤ ਮੂੰਹ ਦੀ ਮੀਠੀ ਆ ਤੇ ਦਿਲ ਦੇ ਵਿਚ ਪਾਪ ਈ ਆ ਓਹਦੇ ਚਲ ਤਾਈਂ ਪਰਮਾਤਮਾ ਕਹਿੰਦਾ ਕੇ ਕਿਸੇ ਨੂੰ ਮੇਹਣਾ ਨਾ ਮਾਰੋ ਤੇ ਤਾਂਹੀ ਹੈ ਤੈਨੂੰ ਦੱਸਿਆ ਨੀ ਮੈਂ ਮੈਂ ਨਾ ਇਹਨੂੰ ਪਰਖ ਲਿਆ ਬਹੁਤ ਵਧੀਆ ਕਦੀ ਕਿਸੇ ਦੀਆਂ ਗੱਲਾਂ ਕਦੀ ਕਿਸੇ ਦੀਆਂ ਤੇ ਮੈਂ ਤੇ ਸੁਣਦੀ ਰਹਿਣੀ ਆ ਮੈਂ ਨਹੀਂ ਜਵਾਬ ਦਿੰਨੀ ਮੈਂ ਕਹਿਣੀ ਜੇ ਜੇ ਇਹ ਕਰਿ ਜਾਂਦੇ ਤੇ ਕਰਿ ਜਾਵੇ ਹੂੰ ਹਾਂ ਦੇ ਵਿਚ ਹੂੰ ਹਾਂ ਦੇ ਵਿਚ ਵੀ ਗਲਤ ਬੰਦਾ ਹੋ ਹੀ ਜਾਂਦਾ ਹਾਂਜੀ ਹਾਂਜੀ ਇਹ ਤਾਂ ਹੈ ਤਾਈ ਜੀ ਹੀਣ ਪਰ ਉਹ ਮੈਂ ਆਉਣੋ ਹੀ ਹੱਟ ਗਈ ਕਦੀ ਉਹ ਮਸਤ ਨੂੰ ਸੱਦ ਲਾ ਓਹਦੇ ਜਾ ਓਹਨਾ ਦੀਆਂ ਗੱਲਾਂ ਜੇ ਕਦੀ ਕਿਸੇ ਨੂੰ ਸੱਦ ਲਾ ਓਹਨਾ ਦੀਆਂ ਗੱਲਾਂ ਕਦੀ ਕਿਸੇ ਨੂੰ ਕਹਿਣੇ ਜਾ ਕੇ ਸਾਡੀਆਂ ਇਹਨਾਂ ਨੇ ਕੁਰਸੀਆਂ ਤੋੜ ਦਿਤੀਆਂ ਸਾਡਾ ਇਹਨਾਂ ਨੇ ਸੇਟੀਆਂ ਤੋੜ ਦਿਤੀਆਂ

ਹਾਂ ਤੇ ਓਥੇ ਨੂੰ ਓਦਣ ਓਹਨਾ ਦੇ ਘਰ ਗਈ ਸੀ ਇਹੇ ਦੱਸਣ ਸਾਡੀਆਂ ਇਹਨੇ ਸੇਟੀਆਂ ਤੋੜ ਤੀਆਂ ਬੇਜਤੀ ਕਰਕੇ ਕਲੀ ਤੂੰ ਕਹਿੰਦੀ ਰਿਸ਼ਵਤ ਖਾਂਦੀ ਹਾਂ ਵੇਖ ਲਾ ਚੁਗਲੀਆਂ ਕਰਨ ਵਾਲਿਆਂ ਦਾ ਬੇੜਾ ਗਰਕ ਹੋਵੇ ਚਾੜਨ ਵਾਲਿਆਂ ਦਾ ਇਹਨੂੰ ਸ਼ਰਮ ਨਹੀਂ ਆਂਦੀ ਸਾਡੇ ਵੀ ਆ ਇਥੇ ਹਜੇ ਪੂਜਾ ਦੀ ਗੱਲ ਕਰਦੇ ਪੂਜਾ ਨਹੀਂ ਉੱਦਾ ਕਰਦੀ ਉਹ

ਉਹ ਉੱਦਾ ਚੁੱਪ ਹੋ ਜਾਂਦੀ ਆ ਸਾਡੇ ਨਾਲ ਚੰਗੀ ਆ ਮਾੜੀ ਆ ਜਿੱਦਾਂ ਮਰਜੀ ਆ ਉਹ ਸਾਡੇ ਨਾਲ ਕਦੀ ਬਾਂਹ ਕੱਢ ਕੇ ਨਹੀਂ ਲੜੀ ਨਹੀਂ ਨਹੀਂ ਉਹ ਨਹੀਂ ਬੋਲਦੀ ਉਹ ਓਹਨੇ ਵੇਖ ਲਾ ਕਦੀ ਕਿਹਾ ਨਹੀਂ ਕਦੀ ਨਹੀਂ ਕਿਸੇ ਦੀ ਗੱਲ ਕੀਤੀ ਉਹ ਜੇ ਕਿਤੇ ਵਾਜ ਵੀ ਮਾਰਾ ਬੀਬੀ ਤੂੰ ਆਈ ਨਹੀਂ ਕੱਲੀ ਬੈਠੀ ਰਹਿਣੀ ਮੈਂ ਕਿਹਾ ਉਹ ਠੀਕ ਆ ਵਧੀਆ ਮੈਂ ਕਿਹਾ ਨਾ ਕਿਸੇ ਦੀ ਕਰੋ ਨਾ ਸੁਣੋ ਕਰਨੀ ਆ ਤੋਂ

ਇਹ ਤੇ ਹੈ

ਗਰਮ ਗਰਮ ਲਾਹ ਕੇ ਦੇਣੀ ਉਹ ਨਹੀਂ ਇੱਦਾਂ ਕਰਦੀ ਫੇਰ ਇਹ ਤਾਂ ਬੜੀ ਚਲਾਕ

ਮੂੰਹ ਦੀ ਮੀਠੀ ਆ ਤੇ ਦਿਲ ਦੀ ਪਾਪਣ ਆ ਪਰ ਓਹਦਾ ਬੰਦਾ ਮਾੜਾ

ਮਾਰੀ ਜਾਂਦੀ ਹੈ ਇਹ ਤਾਂ

ਉਹ ਵੀ ਕਿਤੇ ਪਰਸੋਂ ਚੌਥ ਜਿਹੇ ਗਏ ਸੀ ਠਾਣੇ

ਪਤਾ ਨਹੀਂ ਹੋਈ ਹੋਣੀ ਪਤਾ ਨਹੀਂ ਜੇਲ ਚ ਆਪਾਂ ਨੂੰ

ਅੱਛਾ ਆਹੋ ਕੱਲ ਇਹ ਹੀ ਚਰਚ ਗਏ ਹੋਏ ਸੀ ਆਹੋ ਇਹ ਗਏ ਨਹੀਂ ਸੀ ਓਥੇ ਤਾਂ ਦੱਸਣ ਢਈ ਸੀ ਕਹਿੰਦੀ ਚਰਚ ਗਏ

ਹੋਰ ਉਹ ਆਪਣੇ ਵੱਡੇ ਭਾਜੀ ਦੀ ਦਾ ਕੰਮ ਕਾਰ ਕਿੱਦਾਂ ਚਲਦਾ ਠੀਕ ਆ ਵਧੀਏ

ਨਿਆਣੇ ਓਹਦੇ ਮੁੰਡਾ ਹੀ ਆ ਕੰਮ ਤੇ ਜਾਂਦਾ ਕੁੜੀਆਂ ਨੇ ਕਿ ਕਰਨਾ ਮੱਖ ਕੁੜੀਆਂ ਨੂੰ ਜਾਣ ਨਹੀਂ ਦਿੰਦਾ ਕਿਸੇ ਆਹੋ ਇਹ ਤੇ ਹੈ

ਕਮਪੁਟਰ ਦਾ course ਕੀਤਾ ਆ ਕੋਮਲ ਨੇ

ਓਹਨੇ ਓਂਦੇ ਪੇਪਰ ਵੀ ਦਿੱਤੇ ਸੀਗੇ ਇਹਨਾਂ ਨੇ ਪਤਾ ਹੀ ਨਹੀਂ ਲਿਆ ਪਤਾ ਹੀ ਨਹੀਂ ਲਿਆ ਓਧਰੋਂ ਚੱਲ ਗਿਆ ਜੇਲ ਵਿਚ ਤੇ ਓਹਨਾ ਨੇ ਮੁੜ ਕੇ ਪਤਾ ਹੀ ਨਹੀਂ ਕੀਤਾ ਕੋਈ ਕਿ ਜਾਂ

ਤੇ result ਤੇ ਆ ਜਾਂਦਾ ਹੁੰਦਾ ਆਹੋ ਜੇ ਆਇਆ ਤਾਂ ਪਤਾ ਨਹੀਂ ਨਾ ਕੀਤਾ ਇਹਨਾਂ ਨੇ ਤੇ ਜਿਸ ਸੱਨ ਚ ਇਹਨੇ ਪੇਪਰ ਪਾਇਆ ਸੀਗਾ ਉਸ ਸੱਨ ਦਾ record check ਕਰਲੇ ਕਰਵਾ ਲੈ cafe ਤੋਂ ਹੋ ਜਾਂਦਾ ਜੇ check ਰੋਲ ਨੰਬਰ ਤੇ ਪਤਾ ਹੋਣਾ ਈ ਇਹਨੂੰ

english ਇੱਦਾਂ ਬੋਲਦੀ ਆ ਜਿੱਦਾਂ ਕੀਤੇ ਚਲਾਉਂਦੀ ਹੋਵੇ ਨਹੀਂ ਪੜ੍ਹਨ ਵਿਚ ਹੋਸ਼ਿਆਰ ਆ ਕਿ ਪੜ੍ਹਨਾ ਫੇਰ ਅਸੀਂ ਤੇ ਆਪ ਕਹਿਣ ਢਏ ਆ ਕਿਤੇ ਬਣ ਜੇ ਰਿਸ਼ਤੇ ਰੁਸ਼ਤੇ ਦੀ ਗੱਲ ਚੁੰਨੀ ਚੜ੍ਹ ਕੇ ਕੰਮ ਨਵੇੜੋ ਅੱਛਾ ਰਿਸ਼ਤਾ ਕਰਨਾ ਹੁਣ ਇਹਦਾ

ਅੱਜ ਕਿ ਦੇਣਾ ਤੇ ਕੱਲ ਕੇ ਦੇਣਾ ਤੈਨੂੰ ਪਤਾ ਈ ਆ ਓਹਦੇ ਹਾਲਾਤਾਂ ਦਾ ਗਰੀਬ ਹੈਗਾ ਹੂੰ

ਕਰਜਾ ਹੀ ਨਹੀਂ ਉੱਠਣ ਦਿੰਦਾ ਕਰਜਾ ਹੀ ਨਹੀਂ

ਨਫਤੀਆਂ ਨੇ ਐਸਾ ਇਲਜਾਮ ਲਾਇਆ ਆਪ ਕਿੰਨੇ ਕੁ ਸੁਖੀ ਓਥੇ ਹੈ ਆਹੋ ਤੇ ਹੁਣ ਕਈ ਥਾਂ ਰਿਸ਼ਤੇ ਕਰਦਾ ਹੁੰਦੇ ਵੀ ਨਹੀਂ ਗੇ ਬਦਨਾਮੀ ਥੋੜੀ ਓਹੀ ਦੱਸਿਆ ਓਹਨੇ ਆਪੇ ਬਦਨਾਮ ਕਰਲੇ ਅਹ ਜਾਂ ਤਾਂ ਕੋਈ ਵੱਡਾ ਸ਼ਹਿਰ ਹੋਵੇ ਨਾ ਓਹਦੇ ਵਿਚ ਗੱਲ ਹੋਜੇ ਤਾਂ ਭੁੱਲ ਜਾਂਦੇ ਲੋਕੀ ਆਹੋ ਪੈਹਾ ਲੱਥਦਾ ਨਹੀਂ ਗਾ ਤਿੰਨ ਲੱਖ ਰੁਪਿਆ ਅਸੀਂ ਦਿੱਤਾ ਸੀ ਚੱਲ ਤੈਨੂੰ ਕਾਹਤੋਂ

ਤਿੰਨ ਲੱਖ ਅਸ਼ੀਸ਼ ਕਹਿੰਦਾ ਵੀ ਪੈਸੇ ਮੰਗਦਾ ਕਹਿੰਦਾ ਤਿੰਨ ਲੱਖ ਰੁਪਿਆ ਦੇ ਦੇਣ ਤਾਂ ਮੈਂ ਮੈਂ ਕਿਹਾ ਕਾਹਨੂੰ ਦੇਣੇ ਤਿੰਨ ਲੱਖ ਕਮਾ ਲੈਣੇ ਜਮਾਨਤ ਕਰਾਵਾਂਗੇ ਤੇ ਘਰੇ ਲੈ ਜਾਵਾਂਗੇ

ਕੋਈ ਨਹੀਂ ਮੈਂ ਕਿਹਾ ਰੱਬ ਤੇ ਉੱਤੇ ਦੇਖਦਾ ਹੀ ਆ ਕਹਿੰਦਾ ਝੂਠਾ ਇਲਜਾਮ ਲਾ ਕੇ ਤੇ ਹੁਣ ਉਹ ਕਹਿੰਦਾ ਮੇਰੇ ਮਕਾਨ ਬਣ ਜਾਣ ਮੈਂ ਕਿਹਾ ਇਹ ਨਹੀਂ ਬਣਦੇ ਇੱਦਾ ਹੀ ਰਹਿਣਗੇ ਹਮ ਇਹ ਤੇ ਹੈ ਜਿਹੜਾ ਕਿਸੇ ਨਾਲ ਕਰਨੀ ਆ ਮਾੜਾ ਕਰਾਂਗੇ ਤਾਂ ਮਾੜਾ ਭੁਗਤਾਂਗੇ ਵੀ ਇਹੀ ਤਾਂ ਹੈ ਚਲੋ ਖੁਦਾ ਹੀ ਏ ਸਭ ਦਾ

ਓਹੋ ਈ ਆ ਹਰ ਇਕ ਦੇ ਨਿਆਂ ਕਰਦਾ ਹਾਂਜੀ ਹਾਂਜੀ ਤਾਈ ਉਹ ਤਾਂ ਹੈ ਈ ਆ ਓਹਦੇ ਲਈ ਸਾਰੇ ਹੀ ਬਰੋਬਰ ਆ ਮਾੜੇ ਵੀ ਚੰਗੇ ਵੀ ਸਬ ਕੁਛ ਉਹ ਕਹਿੰਦਾ ਮਾੜੇ ਚੰਗੇ ਚਾਹੇ ਜਿੱਦਾ ਦੇ ਵੀ ਮਰਜੀ ਹੈਗੇ ਆ ਚਾਹੇ ਪਾਪੀ ਆ ਚਾਹੇ ਚੰਗੇ ਆ ਚਾਹੇ ਕਿੱਦਾਂ ਦੇ ਵੀ ਹੈਗੇ ਆ ਉਹ ਤੇ ਸਬ ਮੇਰੇ ਸਾਰੇ ਬੱਚੇ ਹੀ ਆ ਹਮ ਹਾਂਜੀ ਉਹ ਤੇ ਹੈ ਤਾਈ ਜੀ ਚਲੋ ਠੀਕ ਆ ਫੇਰ ਮੈਂ ਦੇਖਾਂ ਜਰਾ ਕੋਈ ਕੰਮ ਕਾਰ